ਔਰ ਚੇਅਰ ਵੀ ਹੇਗੀਆਂ ਨੇਂ ਔਰ ਚੇਅਰ ਤੇ ਇੱਕ ਆਦਮੀ ਬੈਠਾ ਹੋਇਆ ਐ ਔ ਟੋ ਕੱਪੜੇ ਦਿਖਾ ਰਹੇ ਆ।

ਔਰ ਅੱਗੇ ਫਰੰਟ ਤੇ ਛੋਟੇ ਪੌਧੇ ਦੀ ਤਰ੍ਹਾਂ ਵੀ ਬਣੇ ਹੋਏ ਆ ਔਰ ਪਾਰਕ ਵੀ ਲੱਗ ਦੀ ਪਈ ਆ।

ਔਰ ਸੰਤਰੀ ਪੀਚ ਕਲਰ ਦਾ ਸੂਟ ਦਿਖਾ ਰਿਹਾ ਹੈ ਆਦਮੀ ਨੇਂ ਵ੍ਹਾਈਟ ਕਲਰ ਦੀ ਟੀ ਸ਼ਰਟ ਪਾਈਆ ਔਰ ਵ੍ਹਾਈਟ ਕਲਰ ਦਾ ਮਾਸਕ ਲਗਾਇਆ ਹੋਇਆ ਹੈ।

ਸਾਹਮਣੇ ਸਿਲਵਰ ਕਲਰ ਦੀ ਗੱਡੀ ਖੜੀ ਆ ਪੌਦੇ ਦੀ ਰਾਈਟ ਸਾਈਡ ਵੀ ਜਿਹੜੀ ਹੈ ਬਲੂ ਕਲਰ ਦੀ ਔਰ ਉੱਪਰ--

ਹੁਣ ਸਾਹਮਣੇ ਇਹ ਜੋ ਪਿੱਲਰ ਪਿਆ ਉਹ ਕਲੋਕ ਵੀ ਲੱਗਾ ਹੋਇਆ ਆ ਔਰ ਕਲੋਕ ਦਾ ਕਲਰ ਆ ਉਹ ਮਹਰੂਮ ਆ।

ਔਰ ਮਠਿਆਈ ਨੇ ਡੱਬੇ ਵੀ ਪਾਏ ਹੋਏ ਆ ਸਾਹਮਣੇ ਪਾਣੀ ਦੀ ਬੋਤਲਾਂ ਕੋਲਡਰਿੰਕ ਕੋਕ ਯਾ ਲਿਮਕਾ --

ਔਰ ਕੁਰਕੁਰੇ ਵਾਲੇ ਪੈਕੇਟ ਵੀ ਟੰਗੇ ਹੋਏ ਆ ਹੋਰ ਹੈਗੇ ਐਂ।

ਔਰ ਇਹ ਕਿਸੇ ਨੇ ਜੈੱਲੋਂ ਕਲਰ ਦਾ ਗ੍ਰੀਨ ਕਲਰ ਦਾ ਵ੍ਹਾਈਟ ਕਲਰ ਦਾ ਸੂਟ ਪਹਿਨਿਆ ਹੋਯਾ ਹੈ ਵ੍ਹਾਈਟ ਕਲਰ ਦਾ।

ਉਹਦੇ ਵਿੱਚੋਂ ਕੁਛ ਵਾਈਟ ਵਾਈਟ ਬਿਲਡਿੰਗਾਂ ਜਿਹੜੀਆਂ ਵਾਈਟ ਹਾਫ ਹਾਫ ਨਜ਼ਰ ਆ ਰਹੀਆਂ।

ਔਰ ਦੋ ਆਦਮੀ ਖੜੇ ਹੋਏ ਆ ਜਿਨਾਂ ਨੇ ਰੈਡ ਕਲਰ ਦੀਆਂ ਟੀ-ਸ਼ਰਟ ਪਾਈਆਂ ਹੋਈਆਂ ਆ।

ਇਹ ਇੱਕ ਹੈਪੀ ਬਰਥਡੇ ਜਿਵੇਂ ਗੁਬਾਰਿਆ ਦੀ ਸਜਾਵਟ ਕੀਤੀ ਹੋਈ ਆ ਔਰ ਲੈਫਟ ਔਰ ਰਾਈਟ ਸਾਈਡ ਦੋ ਪੁਤਲੇ ਬਣੇ ਹੋਏ ਆ।

ਔਰ ਅਦੇਰ ਗੱਡੀ ਵ੍ਹਾਈਟ ਗੱਡੀ ਦੇ ਇੱਕ ਕੋਲ ਇੱਕ ਸਕੂਟਰੀ ਆ।

ਰੋਡ ਤੋ ਸਿਲਵਰ ਕਲਰ ਦੀ ਗੱਡੀ ਆ ਰਹੀ ਆ ਔਰ ਰਾਈਟ ਸਾਈਡ ਜਿਹੜੇ ਉਹ ਦਰਖਤ ਵੀ ਆ ਬਹੁਤ ਵੱਡੇ ਵੱਡੇ।

ਔਰ ਇਹਦੀ ਬੈਕਸਾਈਡ ਜੇਹੜਾ ਓਹ ਕਛੇ ਪੀੜ੍ਹੇ ਦਿਆਂ ਦੀਵਾਰਾਂ ਹੋਈਆਂ ਵਾਂ ਬਿਲਡਿੰਗ ਬਨੀ ਹਾਂ ਔਰ ਵ੍ਹਾਈਟ ਕਲਰ ਦੇ ਪਰਦੇ ਪਏ ਆ।

ਔਰ ਵਾਈਟ ਕਲਰ ਦੀ ਲਾਈਟਾਂ ਜਿਹੜੀਆਂ ਉਹ ਨੀਚੇ ਨੂੰ ਲਮਕਾਈਆਂ ਹੋਈਆਂ ਆ ਔਰ ਵਾਈਟ ਕਲਰ ਦੇ ਫੈਨ ਵੀ ਲੱਗੇ ਹੋਏ ਆ।

ਇਹਦੇ ਵਿੱਚ ਤਿੰਨ ਕਲਰ ਦੇ ਜਿਹੜੇ ਆ ਉਹ ਵਾਈਟ ਕਲਰ ਦੇ ਪੱਖੇ ਆ ਇੱਕ ਪਲੇਨ ਵਾਈਟ ਆ ਔਰ ਇੱਕ ਦੇ ਵਿੱਚ ਦੋਵਾਂ ਵਿੱਚ ਡਿਜ਼ਾਇਨਿੰਗ ਦਿੱਤੀ ਹੋਈ ਆ ਇੱਕ ਬਲੈਕ ਕਲਰ ਦਾ ਪੱਖਾ ਆ।

ਪੈਲੇਸ ਦਾ ਵਿਊ ਜੇਹੜਾ ਇੱਕ ਪੈਲੇਸ ਆ ਪੈਲੇਸ ਦਾ ਵਿਊ ਜੇਹੜਾ ਬੋਹੁਤ ਸੋਹਣਾ ਯਾ।

ਔਰ ਮੌਲ ਦੇ ਅੱਗੇ ਜਿਹੜਾ ਵਾ ਓਹ ਬਾਰਿਸ਼ ਹੋਣ ਦੇ ਨਾਲ ਜਿਹੜਾ ਵਾ ਅੱਗੇ ਥੋੜਾ ਜਿਹਾ ਪਾਣੀ ਵੀ ਜਮਾਂ ਹੋਇਆ।